ਇਹ ਤੁਹੀ ਦੇਖ ਸਕਦੇ ਐਂ ਇੱਕ ਪਲੇਟ ਹੈਗੀ ਆ ਪਲੇਟ ਦੇ ਵਿੱਚ ਬਹੁਤ ਸਾਰੀਆਂ ਲੀਚੀਆਂ ਪਈਆਂ ਹੋਈਆਂ ਏ ਆ ਤਾਂ ਤੁਹੀ ਦੇਖ ਸਕਦੇ ਔ ਉੱਪਰ ਬਾਗ ਏ ਆ ਬਾਗ ਦੇ ਵਿੱਚ ਲੀਚੀਆਂ ਲੱਗੀਆਂ ਹੋਈਐਂ।

ਆ ਤੁਸੀਂ ਦੇਖ ਸਕਦੇ ਆ ਇੱਕ ਟਰੈਕਟਰ ਹੈਗਾ ਆ ਤੇ ਟਰੈਕਟਰ ਦਾ ਨਾਮ ਹੈਗਾ ਫਰਮੈਟਰਕ ।

ਤੇ ਖਾਣਾ ਵੀ ਬੜਾ ਸਵਾਦ ਆ ਤੁਸੀਂ ਇਹ ਹੋਟਲ ਦੀ ਬੁਕਿੰਗ ਵੀ ਕਰਾ ਸਕਦੇ ਆ।

ਪਾਣੀ ਹੈਗਾ ਆ ਨਦੀ ਜਿਹੜਾ ਕੇਹ ਸਕਦੇ ਹਾਂ ਸਮੁੰਦਰ ਹੈਗਾ ਆ ਇਹ ਪਾਣੀ ਵੀ ਠੰਡਾ ਆ ਇੱਕ ਠੰਡਾ ਇਲਾਕਾ ਹੈਗਾ ਹੈ ਇੱਥੇ ਤੁਸੀ ਘੁੰਮਨ ਲਈ ਜਾ ਸਕਦੇਆਂ ਬੋਹੁਤ ਹੀ ਸੋਹਣੀ ਜਗਾਹ ਆ।

ਇਹ ਤੁਸੀਂ ਦੇਖ ਸਕਦੇ ਹ ਕਰੈਸਟੋਰੈਂਟ ਆ ਰੈਸਟੋਰੈਂਟ ਦੇ ਅੰਦਰ ਦੇਖ ਸਕਦੇ ਆ ਵਿਆਹ ਸ਼ਾਦੀ ਵਾਲਾ ਮਾਹੌਲ ਹੈਗਾ ਇਹਦੇ ਅੰਦਰ--

ਪਾਣੀ ਦੇ ਵਿੱਚ ਘਾਹ ਹੁੰਦੀ ਹੈ ਇਦਾਂ ਹੁੰਦੀ ਆ ਤੇ ਇਦਾਦਾਂ ਇਦਾਂ ਰੰਗ ਆ ਤੇ ਬਾਕੀ ਦੇਖ ਸਕਦੇ ਆ ਸਾਈਡਾਂ ਤੇ ਦਰਖਤ ਲੱਗੇ ਹੋਏ ਆ।

ਪੇੜ ਪੌਧੇ ਵੀ ਕਾਫੀ ਆ ਤੇ ਇੱਥੇ ਦਾ ਜਿਹੜਾ ਮਾਹੌਲ ਆ ਵਰ ਵਾਤਾਵਰਣ ਆ ਹਰਿਆਲੀ ਵਾਲਾ ਹੈਗਾ ਆ।

ਇਹ ਤੁਸੀਂ ਦੇਖ ਸਕਦੇ ਹੋ ਹਸਪਤਾਲ ਦਾ ਵਿਊ ਹੈਗਾ ਆ ਤੇ ਹਸਪਤਾਲ ਬੜਾ ਹੀ ਵਧੀਆ ਹੈਗੇ ਹੈ ਤੁਸੀ ਦੇਖ਼ ਸੱਕਦੇ ਕਿ ਸਾਫ ਸਫਾਈ ਵੀ ਹੈਗੀ ਆ।

ਇੱਥੇ ਜਿਹੜਾ ਇਹ ਇਲਾਜ ਹੈ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ ਇੱਥੇ ਦੇ ਡਾਕਟਰ ਵੀ ਵਧੀਆ ਆ ਸਟਾਫ਼ ਵੀ ਵਧੀਆ ਆ।

ਉਹ ਟਰੀਟਮੈਂਟ ਕਰਨ ਤੋਂ ਬਾਅਦ ਆਪਣਾ ਸੈਲਫੀ ਲੈਂਦੇ ਹੋਏ ਨਜ਼ਰ ਆਉਂਦੇ ਆ।

ਇਹ ਤੁਸੀ ਦੇਖ ਸਕਦੇ ਹੋ ਜੇਹੜਾ ਇਹਦੇ ਚ ਤੁਹਾਨੂੰ ਦੇਖਨ ਨੂੰ ਮਿਲ ਰਿਹਾ ਹੈ ਵਿਊ ਹੈਗਾ ਆ ਇੱਕ ਸਬਜ਼ੀ ਦੀ ਦੁਕਾਨ ਦਾ ਦੇਖ ਸਕਦੇ ਹੋ ਇਥੇ ਬੋਹਤ ਸਾਰੀਆਂ ਸਬਜ਼ੀਆਂ ਪਈਆਂ ਹੋਇਆਂ ਖਾਨ ਨੂੰ।

ਆਹ ਤੁਸੀਂ ਦੇਖ ਸਕਦੇ ਆਂ ਕੱਪੜਿਆ ਦੀ ਦੁਕਾਨ ਜਿਹੜੀ ਨਜ਼ਰ ਆਂਦੀ ਹੈ ਇੱਥੇ ਬਹੁਤ ਸਾਰੇ ਕੱਪੜੇ ਹੈਗੇ ਆ ਪੂਰਾ ਮੈ ਕਿਹਾ ਢੇਰ ਲੱਗ ਹੋਇਆ ਆ।

ਇਹ ਜਿਹੜਾ ਸਮੁੰਦਰ ਏ ਇਹਦੇ ਸਮੁੰਦਰ ਵਿੱਚ ਪਾਣੀ ਏ ਇਹਦੇ ਚ ਬੇੜੀਆਂ ਏ ਵਿਚ ਬਹੁਤ ਦੁਨੀਆ ਬੈਠੀ ਏ ਸੈਰ ਕਰਨ ਨੂੰ ਬਹੁਤ ਸੋਹਣਾ ਵਾਤਾਵਰਨ ਏ ਆਸੇ ਪਾਸੇ ਬਹੁਤ--

ਇਹ ਸ਼ੋਰੂਮ ਐ ਬਹੁਤ ਵੱਡਾ। ਇੱਥੇ ਮੱਗ ਬਾਲਟੀਆਂ ਟੱਬ ਹਰ ਤਰ੍ਹਾਂ ਦੇ --

ਇਹ ਜਿਹੜਾ ਪਿਕਚਰ ਤੇ ਜਿਹ ਇਹ ਜਿਹੜਾ ਪਿਕਚਰ ਦਾ ਵਿਊ ਹੈ ਇਹ ਜੰਗਲ ਹੈ।

ਇਹ ਇਹ ਜਿਹੜਾ ਪਿਕਚਰ ਦਾ ਵਿਊ ਦੇਖ਼ ਦੇ ਹੋ ਇਹ ਬੜਾ ਵੱਡਾ ਪੈਲੇਸ ਹੈ ਅੰਦਰ ਸੋਫ਼ੇ ਲੱਗੇ ਹੋਏਆ।

ਭਾਰਤ ਮਾਤਾ ਵੀ ਮੈਨੂੰ ਲੱਗਦੀ ਪਈ ਐ ਦੇਖ ਸਕਦੇ ਆ ਇੰਡੀਆ ਦਾ ਨਕਸ਼ਾ ਐ ਇਹਨਾਂ ਨੇ ਜਿਹੜੇ ਲੋਕੀ ਆ ਇਹਨਾਂ ਨੇ ਇੰਡੀਆ ਦੇ ਝੰਡੇ ਫੜੇ ਹੋਏ ਆ ਹੱਥਾਂ ਚ --

ਇਹ ਜਿਹੜਾ ਪਿਚਰ ਦਾ ਵਿਊ ਵੇਖ ਰਹੇ ਹੋ ਪਹਾੜ ਹੈ ਪਹਾੜਾਂ ਦੇ ਵਿੱਚ ਝੀਲ ਚਲਦੀ ਪਈ ਹੈ।

ਇਹ ਜਿਹੜਾ ਤੁਸੀਂ ਵਿਊ ਦੇਖਦੇ ਪਏ ਆ ਵਿਊ ਹੈਗਾ ਹਰੀ ਹਰ ਛੇਤਰ ਦਾ।

ਇਹ ਪੈਂਦਾ ਆ ਜੀ ਸੋਨਪੁਰ ਚ ਲੱਗਾ ਆ ਮੇਲਾ ਹਰੀਹਰ ਸ਼ੇਤਰ ਸੋਨਪੁਰ ਮੇਲਾ ਦੋ ਹਜ਼ਾਰ ਉੱਨੀ ਦਾ ਆ ਇਹ।

ਤੁਸੀਂ ਦੇਖ ਸਕਦੇ ਆ ਮੇਲਾ ਬੜਾ ਹੀ ਵਧੀਆ ਲੱਗਾ ਹੋਇਆ ਆ ਇੱਥੇ ਝੂਟੇ ਲੱਗੇ ਹੋਏ ਆ ਹਨਾ ਜਿਹਨੂੰ ਆਪਾਂ ਕਹਿ ਦਿੰਨੇ ਆ ਬੱਚਿਆਂ ਵਾਸਤੇ ਵੀ ਲੱਗਿਆ ਵੱਡਿਆਂ ਵਾਸਤੇ ਵੀ ਇੱਥੇ ਖਾਣ ਪੀਣ ਨੂੰ ਵੀ ਬਹੁਤ ਕੁਝ ਲੱਗਿਆ ਆ।